ਸੋਫੇ ਬਹੁਤ ਹੀ ਜਿਆਦਾ ਵਧੀਆ ਹਨ ਅਤੇ ਪੈਲਸ ਦੇ ਵਿੱਚ ਇੱਕ ਟੇਬਲ ਵੀ ਲੱਗਾ ਹੋਇਆ ਹੈ ਉਸ ਟੇਬਲ ਦੇ ਉੱਪਰ ਫੁੱਲ ਵੀ ਪਏ ਹੋਏ ਹਨ।

ਅਤੇ ਹੋਰ ਵੀ ਕਾਫੀ ਸਮਾਨ ਕੰਧਾ ਪਰ ਲੱਗਾ ਹੋਇਆ ਹੈ ਇਹ ਆਫ਼ਿਸ ।

ਅਤੇ ਇਹ ਤੇਲ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਬਾਹਰ ਇਸ ਦੇ ਨਾਰੀਅਲ ਦੇ ਪੇੜ ਵੀ ਲੱਗੇ ਹੋਏ ਹਨ।

ਅਤੇ ਇਸ ਲਈ ਬਾਹਰ ਬਹੁਤ ਹੀ ਜ਼ਿਆਦਾ ਹਰੀ ਭਰੀ ਰੁੱਖ ਲੱਗੇ ਹੋਏ ਹਨ।

ਇਹ ਇੱਕ ਜਗਹਾ ਹੈ ਜਗਹਾ ਦੇ ਬਾਹਰ ਇੱਕ ਸਕੂਟਰੀ ਲੱਗੀ ਹੋਈ ਹੈ ਸਕੂਟਰੀ ਜਾਂ ਨੰਬਰ ਨਜ਼ਰ ਨਹੀਂ ਆ ਰਿਹਾ ਹੈ ਅਤੇ ਸਕੂਟਰੀ ਨੂੰ ਸ਼ੀਸ਼ਾ ਲੱਗਾ ਹੋਇਆ ਹੈ।

ਅਤੇ ਸਾਹਮਣੇ ਇੱਕ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਏਕੇਡਮੀ ਪਤੀ ਖਿੱਜਰ ਪੁਰ ਲਿਖਣਵਾ ਕਲਾਂ ਕਪੂਰਥਲਾ ਅਤੇ--

ਅਤੇ ਟਾਵਰ ਊਪਰ ਤਰ੍ਹਾਂ ਵੀ ਹਨ ਤਾਰਾਂ ਬੋਹੁਤ ਹੀ ਜਿਆਦਾ ਉਂਚੀਆਂ ਉਂਚੀਆਂ ਹਨ ਅਤੇ ਇਸਤੋਂ ਦੁ ਜੇ ਦੁੱਜੇ ਬੰਨੇ--

ਆਲਟੋ ਗੱਡੀ ਦਾ ਨੰਬਰ ਹੈ ਪੀ_ਬੀ ਜੀਰੋ ਨੌ ਏ ਬੀ ਆਰ ਬਯਾਸੀ ਉਨੱਤੀ।

ਇੱਕ ਜਗਹਾ ਹੈ ਜਗਾ ਦੇ ਵਿੱਚ ਕਾਫੀ ਕੁਰਸੀਆਂ ਡਿੱਠੀਆਂ ਹੋਈਆਂ ਹਨ।

ਅਤੇ ਸਾਈਡ ਤੇ ਪੌੜੀਆਂ ਬਣਿਆਂ ਹੋਈ ਆਂ ਹਨ ਅਤੇ ਸਾਹਮਣੇ ਇੱਕ ਸ਼ਟਰ ਲੱਗਾ ਹੋਏ ਆ ਹੈ ਓਹ ਸ਼ਟਰ ਖੁੱਲਾ ਹੋਏਆ ਹੈ।

ਇਕ ਕਾਰ ਦਾ ਨੰਬਰ ਹੈ ਪੀ_ਬੀ ਜ਼ੀਰੋ ਗਿਆਰਾਹ ਸੀ_ਐਨ ਅਠਾਨਵੇ ਸਠ।

ਅਤੇ ਅੰਦਰ ਦੋ ਏ_ਸੀ ਲੱਗੇ ਹੋਏ ਹਨ ਏ_ਸੀ ਬਹੁਤ ਹੀ ਜਿਆਦਾ ਵਧੀਆ ਹਨ ਅਤੇ ਅੰਦਰ ਕੈਮਰੇ ਵੀ ਲੱਗੀ ਹੋਏ ਹਨ।

ਕੁਰਸੀ ਪਈ ਹੋਈ ਹੈ ਅਤੇ ਕਾਊਂਟਰ ਦੇ ਉੱਪਰ ਇੱਕ ਲੈਪਟਾਪ ਪਿਆ ਹੋਇਆ ਹੈ।

ਅਤੇ ਇਸਦੇ ਕੋਲ ਇਕ ਏ_ਸੀ ਵੀ ਲੱਗਾ ਹੋਇਆ ਹੈ ਏ_ਸੀ ਬਹੁਤ ਹੀ ਜਿਆਦਾ ਵਧੀਆ ਹੈ।

ਇਹ ਇੱਕ ਪੈਟਰੋਲ ਪੰਪ ਹੈ ਪੈਟਰੋਲ ਪੰਪ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਵਧੀਆ ਹੈ ਇਹ ਪੈਟਰੋਲ ਪੰਪ ਬਹੁਤ ਹੀ ਜਿਆਦਾ ਵਧੀਆ ਹੈ।

ਇਥੋਂ ਪੈਟਰੋਲ ਬਹੁਤ ਹੀ ਜਿਆਦਾ ਵਧੀਆ ਮਿਲਦਾ ਹੈ ਅਤੇ ਪੈਟਰੋਲ ਪੰਪ ਉੱਪਰ ਬਹੁਤ ਹੀ ਜਿਆਦਾ ਵਧੀਆ ਵਧੀਆ ਲਾਈਟਾਂ ਜੱਗ ਰਹੀਆਂ ਹਨ ਅਤੇ ਪੈਟਰੋਲ ਪੰਪ ਦੇ ਅੰਦਰ ਕੋਈ ਵੀ ਨਹੀਂ ਹੈ।